ਹਾਂਜੀ ਸਤਿ ਸ਼੍ਰੀ ਅਕਾਲ ਜੀ

ਠੀਕ ਏ ਚਲੋ ਵਧੀਆ ਈ ਚਾਹੀਦਾ ਹੋਰ ਕੀ ਕਰਦੇ ਪਏ? ਬੱਸ ਵੇਹਲੇ ਸੀਗੇ।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 ਹਾਂਜੀ ਹਾਂਜੀ

ਹਾਂਜੀ ਜੀ ਮੈ ਦੱਸਦੀ ਆ ਹੁਣੇ।

ਮੋਹਨਦਾਸ ਕਰਮਚੰਦ ਗਾਂਧੀ ਅਕਤੂਬਰ eighteen sixty nine ਤੀਹ ਜਨਵਰੀ nineteen forty eight ਆ ਮਹਾਤਮਾ ਗਾਂਧੀ ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਿਕ ਅਤੇ ਅਧਿਆਤਮਿਕ ਨੇਤਾ ਸੀ ਉਹਨਾਂ ਨੂੰ ਮਹਾਤਮਾ ਸੰਸਕ੍ਰਿਤਿਕ ਮਹਾਨ ਆਤਮਾ ਦਾ ਖਿਤਾਬ ਉੱਨੀ ਸੌ ਚੌਦਾਂ ਵਿਚ ਦੱਖਣੀ ਅਫ੍ਰੀਕਾ ਵਿਚ ਦਿੱਤਾ ਗਿਆ ਸੀ ਜੋ ਕਿ ਹੁਣ ਦੁਨੀਆਂ ਭਰ ਵਿਚ ਮਸ਼ਹੂਰ ਹੈ l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 ਠੀਕ ਹੈ ਜੀ, ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਸੀ? ਅ~ ਜਰੂਰ ਜੀ ਗਾਂਧੀ ਦਾ ਜਨਮ ਪੱਛਮੀ ਭਾਰਤ ਦੇ ਗੁਜਰਾਤ ਸੂਬੇ ਵਿਚ ਇੱਕ ਵਪਾਰੀ ਹਿੰਦੂ ਪਰਿਵਾਰ ਵਿਚ ਹੋਇਆ ਲੰਡਨ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਗਾਂਧੀ ਨੇ ਪਹਿਲੀ ਵਾਰ ਦੱਖਣੀ ਅਫ੍ਰੀਕਾ ਵਿਚ ਭਾਰਤ ਮੂਲ ਦੇ ਲੋਕਾਂ ਦੇ ਹਕ ਲਈ ਸੰਘਰਸ਼ ਵਿਚ ਅਹਿੰਸਕ ਸਿਵਲ ਨਾਫਰਮਾਨੀ ਦਾ ਪ੍ਰਯੋਗ ਕੀਤਾ, ਉੱਨੀ ਸੌ ਪੰਦਰਾਂ ਵਿੱਚ ਭਾਰਤ ਆਉਣ ਤੋਂ ਬਾਅਦ ਇਸਨੇ ਭਾਰੀ ਲਗਾਨ ਅਤੇ ਸ਼ੋਸ਼ਨ ਦੇ ਖਿਲਾਫ਼ ਕਿਸਾਨਾਂ ਤੇ ਮਜਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ l ਉੱਨੀ ਸੌ ਇੱਕੀ ਵਿਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਵਿਚ ਬਣਨ ਤੋਂ ਬਾਅਦ ਇਸਨੇ ਪੂਰੇ ਦੇਸ਼ ਵਿਚ ਗਰੀਬੀ ਦੇ ਖਿਲਾਫ ਔਰਤਾਂ ਦੇ ਹਕ ਲਈ ਧਾਰਮਿਕ ਸਾਂਝ ਬਣਾਉਣ, ਬਣਾਉਣ ਬਣਾਉਣ ਲਈ ਛੂਤ-ਛਾਤ ਨੂੰ ਖਤਮ ਕਰਨ ਲਈ ਸਬ ਤੋਂ ਵੱਧ ਸਵਰਾਜ ਆਪਣਾ ਰਾਜ ਲਈ ਅੰਦੋਲਨ ਚਲਾਏ ਠੀਕ ਏ ਜੀ ਮਹਾਤਮਾ ਗਾਂਧੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ?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 ਉਸ ਦੇ ਪਿਤਾ ਕਰਮਚੰਦ ਗਾਂਧੀ ਅਠਾਰਹ ਸੌ ਬਾਈ, ਅਠਾਰ ਸੌ ਪਚਾਸੀ ਹਿੰਦੂ ਵਰਗ ਵਜੋਂ ਸਨ ਅਤੇ ਇਤਿਹਾਸਿਕ ਪੋਰਬੰਦਰ ਦੇ ਦੀਵਾਨੇ ਸਨ ਉਹਨਾਂ ਦੀ ਮਾਂ ਦਾ ਨਾਂ ਪੁਤਲੀ ਬਾਈ ਸੀ ਜੋ ਹਿੰਦੂ ਪਰਿਨਾਮੀ ਵੈਸ਼ਨੋ ਫ਼ਿਰਕੇ ਨਾਲ ਸੰਬੰਧ ਰੱਖਦੀ ਸੀ ਘਰ ਵਿਚ ਧਾਰਮਿਕ ਵਿਅਕਤੀਆਂ ਦਾ ਆਉਣਾ ਆਮ ਸੀ l ਉਹ ਕਰਮਚੰਦ ਦੀ ਚੌਥੀ ਬੀਵੀ ਸੀ l ਪਹਿਲਾਂ ਤਿੰਨ ਬੀਵੀਆਂ ਦੀ ਮੌਤ ਜ਼ਚਗੀ ਦੌਰਾਨ ਹੋ ਗਈ ਸੀ l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 ਹਾਂਜੀ ਜੀ?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

ਮਾਨ~ ਅਹ ਮਖਨਜੀ ਨਾਲ ਕਰ ਦਿੱਤੀ ਗਈ ਸੀ ਬਾਅਦ ਵਿਚ ਕਸਤੂਰਾ ਬਾਈ ਨੂੰ ਲੋਕਾਂ ਨੇ ਪਿਆਰ ਨਾਲ ਬਾਂ ਕਹਿਣਾ ਸ਼ੁਰੂ ਕੀਤਾ ਏਹੀ ਸ਼ਾਦੀ ਇਕ ਬਾਲ ਵਿਵਾਹ ਸੀ ਜੋ ਉਸ ਵਕਤ ਉਸ ਇਲਾਕੇ ਵਿਚ ਇਹ ਆਮ ਰੀਤ ਸੀ ਪਰ ਨਾਲ ਹੀ ਓਥੇ ਇਹ ਰੀਤੀ ਵੀ ਸੀ ਕਿ ਨਾਲਬਾਗ ਦੁਲਹਨ ਨੂੰ ਪਿਤਾ ਤੋਂ ਅਲਗ ਆਪਣੇ ਮਾਂ ਬਾਪ ਦੇ ਘਰ ਜ਼ਿਆਦਾ ਵਕਤ ਤਕ ਰਹਿਣਾ ਪੈਂਦਾ ਸੀ ਇਸ ਬਾਰੇ ਝੰਜਟ ਵਿਚ ਉਸਦਾ ਸਕੂਲ ਦਾ ਇੱਕ ਸਾਲ ਮਾਰਿਆ ਗਿਆ ਅਠਾਰਾਂ ਸੌ ਪਚਾਂਨ~ ਅਠਾਰਾਂ ਸੌ ਪਚਾਸੀ ਵਿਚ ਜਦੋ ਗਾਂਧੀ ਪੰਦਰਾਂ ਸਾਲ ਦਾ ਸੀ ਤਾਂ ਉਸ ਦੀ ਪਹਿਲੀ ਔਲਾਦ ਹੋਈ ਲੇਕਿਨ ਉਹ ਸਿਰਫ ਕੁਛ ਦਿਨਾਂ ਹੀ ਜ਼ਿੰਦਾ ਰਹੀ ਇਸੇ ਸਾਲ ਦੀ ਸ਼ੁਰੂਆਤ ਵਿਚ ਗਾਂਧੀ ਜੀ ਨੇ ਆਪਣੇ ਪਿਤਾ ਕਰਮਚੰਦ ਦੀ ਵੀ ਮੌਤ ਹੋ ਗਈ ਬਾਅਦ ਮੋਹਨਦਾਸ ਅਤੇ ਕਸਤੂਰਬਾ ਦੇ ਚਾਰ ਬੇਟੇ ਹੋਏ ਸਨ ਹਾਲ, ਹਰਿ ਲਾਲ eighteen eighty eight ਵਿਚ, ਮੁੰਨੀ ਲਾਲ eighteen ninety two ਵਿਚ, ਰਾਮਦਾਸ eighteen ninety seven ਵਿਚ ਅਤੇ ਦੇਵਦਾਸ ਉੱਨੀ ਸੌ ਵਿਚ ਪੈਦਾ ਹੋਇਆ, ਪੋਰਬੰਦਰ ਦੇ middle ਅਹ middle school ਅਤੇ ਰਾਜਕੋਟ ਦੀ high school ਦੋਵਾਂ ਵਿਚ ਹੀ ਪੜ੍ਹਾਈ ਪੱਖੋਂ ਗਾਂਧੀ ਇੱਕ ਔਸਤ ਵਿਦਿਆਰਥੀ ਰਿਹਾ ਉਸ ਨੇ ਆਪਣੀ matric ਗੁਜਰਾਤ ਦੇ ਸਮਲਦਾਸ college ਤੋਂ ਕੁਛ ਪ੍ਰੇਸ਼ਾਨੀਆਂ ਨਾਲ ਕੀ~ ਪਾਸ ਕੀਤੀ ਅਤੇ ਉਹ ਇਹ ਸਮੇ ਓਥੇ ਨਾਖੁਸ਼ ਹੀ ਰਿਹਾ ਕਿਉਂਕਿ ਪਰਿਵਾਰ ਉਸਨੂੰ ਵਕੀਲ ਬਣਾਉਣਾ ਚਾਉਂਦਾ ਸੀ l ਅੱਛਾ ਲੰਡਨ ਵਿਚ ਵਕੀਲ ਬਣਾਉਣਾ ਚਾਹੁੰਦਾ ਸੀ?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 ਬਰਤਾਨੀਆ ਦੀ university ਵਿਚ ਉਹਨਾਂ ਦਾ ਜੀਵਨ ਬਰਤਾਨੀਆ ਦੀ university college ਲੰਡਨ ਚਲੇ ਗਏ, ਸ਼ਾਹੀ ਰਾਜਧਾਨੀ ਲੰਡਨ ਵਿਚ ਉਹਨਾਂ ਦਾ ਜੀਵਨ ਭਾਰਤ ਛੱਡਦੇ ਵਕਤ ਆਪਣੀ ਮਾਂ ਨਾਲ ਜੈਨ ਭਿਕਸ਼ੂ ਦੇ ਸਾਮਣੇ ਕੀਤਾ ਵਾਅਦਾ ਦੇ ਪ੍ਰਭਾਵ ਤਹਿਤ ਗੋਸ਼ਤ ਸ਼ਰ~ ਅਹ ਸ਼ਰਾਬ ਅਤੇ ਕਾਮ ਹਾਲਾਂਕਿ ਗਾਂਧੀ ਜੀ ਨੇ ਅੰਗਰੇਜ਼ੀ ਰੀਤ ਰਿਵਾਜ ਅਪਨਾਉਣ ਦਾ ਤਜਰਬਾ ਵੀ ਕੀਤਾ ਮਿਸਾਲ ਦੇ ਤੌਰ ਤੇ ਰਕਮਨਾਥ ਦੀ class ਵਿਚ ਜਾਣਾ ਫੇਰ ਵੀ ਆਪਣੀ ਮਕਾਨ ਮਾਲਿਕ ਵਲੋਂ ਪੇਸ਼ ਗੋਸ਼ਤ ਮਿਲਿਆ ਭੋਜਨ ਨਹੀਂ ਕਰ ਸਕੇ ਸਗੋਂ l ਉਹ ਅਖਰ~ ਅਹ ਅਕਸਰ ਭੁੱਖਿਆਂ ਰਹਿ ਲੈਂਦੇ ਸਨ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 ਵਿਚ committee ਦੇ ਉਹਨਾਂ ਨੂੰ ਝੱਲ~ ਅਹ ਚੁਣ ਲਿਆ ਗਿਆ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

ਬੁਨਿਆਦ ਰੱਖੀ, ਉਨ~ ਉਹ ਜਿਨ੍ਹਾਂ ਸ਼ਾਕਾਹਾਰੀ ਸਮਾਜ ਦੇ ਲੋਕਾਂ ਨੂੰ ਮਿਲੇ ਉਨ੍ਹਾਂ ਵਿੱਚੋਂ ਕੁਛ society ਦੇ ਰੁਕਨ ਸਨ ਜਿਸ ਦੀ ਸਥਾਪਨਾ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 ਗਾਂਧੀ ਨੂੰ ਉਨ੍ਹਾਂ ਨਾਲ ਭਗਵਤ ਗੀਤਾ ਅਸਲ ਅਤੇ ਦੋਨਾਂ ਦੀ ਦੋਨਾਂ ਨੂੰ ਪੜ੍ਹਨ ਦੇ ਲਈ ਸਹਿ~ ਸਹਿਤ ਸਹਿਮਤ ਕਰ ਲਿਆ,

ਅੱਛਾ ਤੇ ਗਾਂਧੀ ਜੀ ਜੂਨ ਅਠਾਰਾਂ ਸੌ ਕੰਨਵੇਂ ਵਿਚ ਪੜ੍ਹਾਈ ਪੂਰੀ ਹੋਣ ਤੇ ਹਿੰਦੁਸਤਾਨ ਵਾਪਿਸ ਆ ਗਏ ਸੀ? ਹਾਂਜੀ ਜੀ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

ਹਾਂਜੀ। ਦੇ ਮੁਕੱਦਮੇ ਲਿਖਣ ਲਈ ਰਾਜਕੋਟ ਨੂੰ ਹੀ ਅਪਣਾ ਮੁਕਾਮ ਬਣਾ ਲਿਆ ਪਰ ਇਕ ਅੰਗਰੇਜ ਅਫਸਰ ਦੀ ਹੁਕੂਮਤ ਦੀ ਵਜ੍ਹਾ ਇਹ ਕਾਰੋਬਾਰ ਵੀ ਛੱਡਣਾ ਪਿਆ ਆਪਣੀ ਆਪ ਬੀਤੀ ਵਿਚ ਉਹਨਾਂ ਨੇ ਇਸ ਵਾਕਿਆ ਨੂੰ ਬਿਆਨ ਉਨ੍ਹਾਂ ਨੇ ਉਨ੍ਹਾਂ ਨੇ ਆਪਣੇ ਵੱਡੇ ਭਾਈ ਦੀ ਤਰਫ਼ ਤੋਂ ਪੈਰਵੀ ਦੇ ਨਕਾਮ ਕੋਸ਼ਿਸ਼ ਦੇ ਤੌਰ ਤੇ ਹੈ ਇਹ ਉਹ ਵਜ੍ਹਾ ਸੀ ਕਿ ਜਿਸ ਕਰਕੇ ਉਹਨਾਂ ਨੇ eighteen ninety three ਵਿਚ ਇਕ ਭਾਰਤੀ, firm ਦਾਦਾ ਅਬਦੁੱਲਾ and company ਨਾਲ ਇਕ ਸਾਲ ਇਕ~ ਇਕਰਾਰ ਤੇ ਦੱਖਣੀ ਅਫ੍ਰੀਕਾ ਜੋ ਉਸ ਵਕਤ ਅੰਗਰੇਜ਼ੀ ਸਲਤਨਤ ਦਾ ਹਿੱਸਾ ਹੁੰਦਾ ਸੀ, ਜਾਣਾ ਮਨ ਲਿਆ ਸੀ ਠੀਕ ਏ ਜੀ, ਬਹੁਤ ਵਧੀਆ, ਦੱਖਣ ਅਫ੍ਰੀਕਾ ਵਿਚ ਨਾਗਰਿਕ ਅਧਿਕਾਰਾਂ ਦੇ ਅੰਦੋਲਨ ਬਾਰੇ ਤੁਹਾਡੇ ਕੀ ਵਿਚਾਰ ਨੇ? ਜ਼ਰੂਰ ਜੀ, ਗਾਂਧੀ ਦੀ ਉਮਰ ਚੌਵੀ ਸਾਲ ਦੀ ਸੀ ਜਦੋ ਦੱਖਣ ਅਫ੍ਰੀਕਾ ਵਿਚ ਸ਼ਹਿਰ ਵਿਚ ਵਸੇ ਭਾਰਤੀ ਮੁਸਲਮਾਨ ਵਾਪਾਰੀਆਂ ਦੀ ਕਾਨੂੰਨੀ ਲਈ ਪਹੁੰਚੇ ਉਹਨਾਂ ਦੇ ਇੱਕੀ ਸਾਲ ਤਾਂ ਦੱਖਣ ਅਫ੍ਰੀਕਾ ਵਿਚ ਹੀ ਲੱਗ, ਲੱਗ ਗਏ ਓਥੇ ਉਹਨਾਂ ਨੇ ਰਾਜਨੀਤਿਕ ਨੈਤਿਕਤਾ ਤੇ ਰਾਜਨੀਤਿਕ ਹਕੂਮਤਾਂ ਦੀ ਕੁਸ਼ਲਤਾ ਦਾ ਪਾਠ ਪੜ੍ਹਿਆ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

ਹਾਂਜੀ ਜੀ। ਦੱਖਣ ਅਫ੍ਰੀਕਾ ਵਿਚ ਗਾਂਧੀ ਨੂੰ ਭਾਰਤੀਆਂ ਨਾਲ ਭੇਦ ਭਾਵ ਦਾ ਸਾਮਣਾ ਕਰਨਾ ਪਿਆ ਸ਼ੁਰੂ ਵਿਚ ਉਸਨੂੰ ਬਕਾਇਦਾ ਟਿਕਟ ਹੋਣ ਦੇ ਬਾਵਜੂਦ ਪਹਿਲਾਂ ਸ਼੍ਰੇਣੀ ਵਿਚੋਂ ਡੱਬੇ ਦੇ ਸਫ਼ਰ ਕਰਦਿਆਂ train ਤੋਂ ਬਾਹਰ ਸੁੱਟ ਦਿੱਤਾ ਗਿਆ ਸੀ ਪਾਏਦਾਨ ਉਤੇ ਬਾਕੀ ਯਾਤਰਾ ਕਰਦੇ ਹੋਏ ਇੱਕ ਯੁਵਤੀ ਮੁਸਾਫ਼ਿਰ ਦੇ ਅੰਦਰ ਆਉਣ ਲਈ ਉਸਨੇ ਮਾਰ ਕੁਟਾਈ ਵੀ ਝੱਲਣੀ ਪਈ ਸੀ ਉਹਨਾਂ ਨੇ ਆਪਣੀ ਇਸ ਯਾਤਰਾ ਵਿਚ ਹੋਰ ਕਠਿਨਾਈਆਂ ਦਾ ਸਾਮਣਾ ਕੀਤਾ ਜਿਸ ਵਿਚ ਕਈ ਹੋਟਲਾਂ ਨੂੰ ਉਹਨਾਂ ਨੇ ਉਹਨਾਂ ਦੇ ਲਈ ਵਰਜਿਤ ਕਰ ਦਿੱਤਾ ਗਿਆ ਸੀ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 ਬਣ ਗਈਆਂ ਅਤੇ ਵਿਦਵਾਨ ਸਮਾਜਿਕ ਦੇ ਪ੍ਰਤੀ ਜਾਗਰੂਕਤਾ ਦਾ ਦਾ ਕਾਰਨ ਬਣਿਆ, ਅਤੇ ਸਮਾਜਿਕ ਸਗਰਾਮੀ ਦੇ ਵਿਖਿਆਨ ਕਰਨ ਵਿਚ ਸਹਾਇਕ ਹੋਈਆਂ ਠੀਕ ਏ ਜੀ, ਧੰਨਵਾਦ ਤੁਹਾਡਾ ਇੰਨਾ ਸਮਾਂ ਦੇਣ ਲਈ ਤੇ ਮਹਾਤਮਾ ਗਾਂਧੀ ਬਾਰੇ ਜਾਣਕਾਰੀ ਦੇਣ ਲਈ l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 ਹਾਂਜੀ ਜੀ okay ਜੀ bye

hello ਜਾਨਵੀ ਜਾਨਵੀ ਬੋਲ ਰਹੀ ਆ ਹਾਂ ਬਸ ਵਧੀਆ ਤੂੰ ਦਸ

ਹਾਂ ਯਾਰ ਆਪਣੇ favourite person ਦੀ ਅਵਾਜ ਬੰਦਾ ਨੀ ਪਹਿਚਾਣ ਸਕਦਾ ਆ

ਹਾਂ ਯਾਰ ਵੇਹਲੇ time pass ਯਾਰ ਮੈਂ ਤੈਨੂੰ ਪੁੱਛਣ ਸੀ ਆਪਾ ਕਾਲਜ ਇਕੱਠੇ ਪੜ੍ਹੇ ਆ ਤੂੰ ਆਪਣੇ ਸਕੂਲ

ਅੱਛਾ ਆਪਣੇ ਪਿੰਡ ਹੀ ਸ਼ਹਿਰ city ਵਿਚ ਸੱਚ ਰਹਿਣੀ ਤੂੰ ਮੈਂ ਤੇ ਪੇਡੂ ਆ

ਮੈਂ ਨਾਰੰਗ ਪੁਰ ਤੋਂ ਕੀਤੀ ਆ ਇਹ ਪੈਂਦਾ ਹੈ ਗਏ ਅਜੀਤ ਪੁਰ ਵਾਲੀ ਸਾਈਡ ਅਜੀਤ ਪੁਰ ਜਾਓ ਓਦਰ ਆਂਦਾ ਹੈ ਗਾ ਓਥੋਂ ਮੈਂ ਕੀਤੀ ਮੇਰੇ ਸਕੂਲ ਦਾ ਨਾਮੁ ਹੈ ਗਏ os mata high school ਮੈਂ nursery ਵਿਚ admission ਲਈ nursery to ਲੈ ਕੇ tenth ਤਕ ਓਹਥੇ ਪੜ੍ਹਇਆ ਸੀ ਤੂੰ ਸੋਚ ਮੈਂ ਤੇਰਾਂ ਸਾਲ ਏਕੋ ਸਕੂਲ ਪੜ੍ਹਇਆ ਮੈਂ ਆਪਣੇ ਬਚਪਨ ਤੋਂ nursery ਚ ਕਿੰਨਾ ਛੋਟਾ ਜਾ ਬੱਚਾ ਹੁੰਦਾ ਆ ਓਹੀ ਛੋਟਾ ਜਾ face ਲੈ ਕੇ teacher principal ਕੋਲ ਗਿਆ ਓਹੀ ਮੈਂ ਦੇਖਿਆ ਤੇਰਾਂ ਸਾਲ ਇਕ teacher ਕੋਲ ਪੜ੍ਹਇਆ ਬਚਪਨ ਤੋਂ ਮੈਨੂੰ ਦੇਖ ਦੀ ਆਈ ਕਿੰਨੀਆਂ ਯਾਦਾਂ ਹੁੰਦੀਆਂ ਆ ਬਚਪਨ ਵਿਚ ਕਿੰਨੀਆਂ ਯਾਦਾਂ ਹੁੰਦੀਆਂ ਆ ਬਚਪਨ ਦੀਆ ਘਰ ਵਾਲਾ ਮੋਹਾਲ ਹੁੰਦਾ ਆ ਹਾਂ ਯਾਰ ਇਹ ਤਾ ਹੈ ਹੁਣ ਤੈਨੂੰ ਦਸ ਮੈਂ ਪੰਜਵੀ ਤੋਂ nursery ਤੋਂ ਪੰਜਵੀ ਮੈਨੂੰ ਜਿਆਦਾ ਆਪਣੇ ਆਪ ਦੀ ਹੋਸ ਨਹੀਂ ਸੀ ਮੈਨੂੰ ਪੰਜਵੀ ਦਾ ਪਤਾ ਮੈਂ ਆਪਣੇ ਪੰਜਵੀ ਦਸਾ ਜਦੋ ਮੈਂ fifth ਵਿਚ ਪੜ੍ਹਦਾ ਸੀ ਮੇਰੇ ਸਕੂਲ ਇਕ ਖੂਹ ਹੁੰਦਾ ਸੀ ਇਕ ਮੋਦੀ ਸਕੂਲ ਹਾਂ ਗਾ ਲਗੇ ਓਥੋਂ ਤਾ test ਹੁੰਦਾ ਓਥੇ ਮੋਦੀ ਸਕੂਲ ਇਕ ਹੋਸਟਲ ਹੁੰਦਾ ਬਚੇ ਓਥੇ ਪੜਦੇ ਓਥੇ ਰਹਿਣ ਖਾਣਾ ਪੀਣਾ ਓਥੇ ਉਸ time ਮੈਨੂੰ ਆਹ craze ਸੀ ਕਿ ਮੈਂ ਓਥੇ ਪੜ੍ਹਨਾ ਮੈਂ test ਦੇਣ ਗਿਆ ਉਹ ਚੀਜ਼ ਦਾ

ਬਿਲਕੁਲ ਯਾਰ ਮੈਂ ਪੰਜਵੀ ਦਾ ਟੈਸਟ ਦਿੱਤੋ ਸੀ ਉਸ ਟੈਸਟ ਦੇਣ ਆ ਸੀ mini ਸਕੂਲ ਦਾ ਪਤਾ ਹੋਣਾ ਗਈ ਹੋਣੀ ਤੂੰ ਓਥੇ ਸਰਕਾਰੀ ਸਕੂਲ ਜਿਹੜਾ ਵੱਡਾ ਸਕੂਲ ਜਿਸ ਦੀ ਗਰਾਊਂਡ ਵੱਡੀ ਜੀ ਨਹੀਂ ਯਾਰ ਪਾਸ ਨਹੀ ਹੋਇਆ ਸੀ ਓਥੇ ਪਾਸ ਹੋਣ ਦਾ ਚੱਕਰ ਜਿਹੜੇ ਮਤਬਲ ਬੱਚੇ ਸੀ ਨਾ ਉਹ ਮੇਰੇ ਨਾਲੋਂ ਵੀ weak ਬੱਚੇ ਸੀ ਓਥੇ ਪੜ੍ਹਦੇ ਸੀ ਸਕੂਲ time ਸਾਨੂ ਪਤਾ ਹੁੰਦਾ ਸੀ ਕਿੰਨਾ ਕਾ ਹੁਸਿਆਰ ਆ ਮੇਰਾ ਨਾਲੋਂ ਜਿਆਦਾ ਹੁਸਿਆਰ ਜਾ ਨਾਲੇਕ ਆ ਉਸ time ਮੈਂ ਸਕੂਲ ਵਿਚ ਪੜ੍ਹਨ ਵਿਚ intelligent ਸੀ ਮੇਰੇ ਨਾਲ ਜਿਹੜੇ ਬੱਚੇ weak ਸੀ ਉਹ ਹੋ clear ਗਏ ਸੀ ਲੇਕਿਨ ਜਦੋ ਓਹਨਾ ਦਾ ਟੈਸਟ ਹੋਇਆ ਸੀ ਉਹ ਮੈਨੂੰ ਮਿਠਾਈ ਦੇਣ ਆਏ ਸੀ ਜਦੋ ਡੱਬਾ ਕਰਿਆ teachers ਨੂੰ ਕਿ ਅਸੀਂ ਟੈਸਟ ਕਰ ਲਿਆ ਮੈਂ ਪੁੱਛਿਆ ਯਾਰ ਤੂੰ ਤੇ ਪੜ੍ਹਨ ਵਿਚ ਵੀ ਇਹਨਾਂ ਹੁਸਿਆਰ ਨਹੀਂ ਤੇਰਾ ਟੈਸਟ ਕਿਵੇਂ clear ਹੋ ਗਿਆ ਉਹ ਮੈਨੂੰ ਦਸ ਦਾ ਟੈਸਟ ਇਹਦਾ ਹੀ ਪੈਸਾ ਚਲਦਾ ਇਹਦੇ ਤੇ ਸੀਪਰਿਸ਼ ਚਲਦੀ ਕਹਿੰਦਾ ਸੀਪਰਿਸ਼ ਹੋਵੇ ਗਏ ਤਾਹਿ ਸੌ ਨੰਬਰ ਦਾ ਪੇਪਰ ਹੁੰਦਾ ਸੀ ਇਕ ਹੀ ਪੇਪਰ ਹੋਣਾ ਸੀ ਇਕ serail wasie ਤੇ ਓਥੇ ਵਿਚ a to z ਤਕ ਮਿਲਦੇ ਸੀ ਓਹਦੇ ਵਿਚ ਇਕ ਬੰਚ ਦੇ ਨਾਲ ਨਾਲ ਬੈਠੇ ਹੁੰਦੇ ਸੀ

ਓਹਦੇ ਵਾਲ ਦੇਖ ਕੇ ਮੇਰੇ ਨਾਲ ਪੜਿਆ ਸੀ ਮੇਰੇ ਨੰਬਰ ਕੁਛ ਨਹੀਂ ਪਤਾ ਸੀ ਕਿਉਕਿ ਉਸ ਬਹਾਰ ਦਾ exam ਵੇਗਰਾ ਨਾ ਕੋਈ ਟੈਸਟ ਵੇਗਰਾ ਨਹੀਂ ਦਿੱਤਾ ਸਕੂਲ ਤੋਂ ਬਾਅਦ ਤੇ ਪਹਿਲੀ ਵਾਰ ਟੈਸਟ ਦੇਣ ਗਿਆ ਸੀ ਬੇਸ਼ਕ ਓਦੋ rteache ਕਹਿੰਦੇ ਸੀ serail ਨੰਬਰ ਦੇਖੋ ਇਹਦਾ ਨਹੀਂ ਕਰਨੀ ਅੰਨ੍ਹੇ ਵ cheating ਨਹੀਂ ਕਰਨੀ ਓਦੋ ਨਹੀਂ ਦੇਖਿਆ ਫਰ ਅਸੀਂ ਦੇਖਿਆ ਓਹਦਾ serail number A ਸੀ ਇਹਦਾ ਮੇਰੇ ਪਿੱਛੇ ਜਿਹੜਾ ਬੈਠਾ ਓਹਦਾ C ਫਿਰ D ਸੀ ਇਹਦਾ ਦੀਖਿਆ ਜਾਵੇ ਕਾਫੀ ਦਿਕਤ ਸੀ ਫਿਰ ਮੈਂ ਘਰ ਆ ਕੇ ਦਸਿਆ ਨਹੀਂ ਕਿ ਸਿਪਰਿਸ ਚਲਦੀ ਆ ਫਿਰ ਮੇਰੇ ਘਰ ਦੇ ਕਹਿੰਦੇ ਚਲ ਹੁਣ ਹੋ ਗਿਆ ਟੈਸਟ ਫਿਰ ਪੰਜਵੀ ਤੋਂ ਬਾਅਦ ਅੱਠਵੀ ਵਿਚ ਫਿਰ ਹੁੰਦਾ ਸੀ ਟੈਸਟ ਉਸ time ਮੈਂ ਟੈਸਟ ਨਹੀਂ ਦਿੱਤਾ ਸੀ ਉਸ time ਪਤਾ ਨਹੀਂ ਲਗਾ ਕਿ ਕਦੋ ਨਿਕਲਿਆ ਫਾਰਮ ਜੇ ਮੈਂ tenth ਦੀ ਗੱਲ ਕਰ tenth ਵਿੱਚੋ ਮੇਰੇ seventy on percentage ਆ ਸੀ

ਅੱਛਾ ਅੱਛਾ ਇਕ ਚੀਜ਼ ਪੁੱਛਣੀ ਸੀ even ਤੁਹਾਡੇ ਸਕੂਲ ਵਿਚ ਨਕਲ ਵਜੀ ਸੀ ਬੋਰਡ ਤੇ ਪੇਪਰ ਵਿਚ cheating

ਅੱਛੇ ਫਿਰ ਤਾ ਮਤਬਲ ਅੱਛਾ ਅੱਛਾ ਜਿਹੜੇ pricipal ਸੀ ਉਹ ਕਾਫੀ ਸਹੋਣੇ ਸੀ ਫਿਰ ਤਾ ਕਾਫੀ ਬੱਚਿਆ ਦੇ crash ਹੋਣ ਗੇ

ਬਿਲਕੁਲ ਯਾਰ ਜਿਵੇ ਤੂੰ ਦਸਿਆ ਤੇਰੇ ਸਕੂਲ ਵਿਚ ਆ ਮੈਂ ਆਪਣੇ ਸਕੂਲ ਵਿਚ ਦਸਾ ਪੰਜਵੀ ਤੋਂ ਬਾਅਦ ਅੱਠਵੀ ਵਿਚ ਜਦੋ ਮੇਰਾ competition ਸੀ ਪੰਜਵੀ ਵਿਚ ਟੈਸਟ ਦਿੱਤਾ ਸੀ ਤੇ ਸਕੂਲ ਦੇਖਣ ਚਾਹੁੰਦਾ ਸੀ ਕਿ ਕੀਦਾ ਦਾ ਹੁੰਦਾ ਸੀ ਮੈਂ ਨਹੀਂ ਗਿਆ ਲੇਕਿਨ ਇਥੇ ਮੇਰਾ competition ਹੋਇਆ ਸੀ painting competition ਆਪਣੇ ਸਕੂਲ ਵਲੋਂ ਫਿਰ ਮੈਂ ਜਿਤਿਆ ਸੀ competition ਆਪਣੇ ਸਕੂਲ ਵਲੋਂ ਉਸ ਤੋਂ ਬਾਅਦ ਮੇਰਾ match ਜਿਹੜਾ ਹੋਣਾ ਸੀ tournament ਜਿਹੜਾ ਉਹ ਪੈਂਦਾ ਸੀ ਨੁਮੁਦਿਆਂ ਸਕੂਲ ਕੋਲ ਤੇ ਮੈਂ ਨੁਮੁਦਿਆਂ ਸਕੂਲ ਗਿਆ ਸੀ ਟੈਸਟ ਦੇਣ ਉਸ time ਮੈਨੂੰ ਲਗਾ ਪਿੰਡ ਪਿੰਡ ਜਾਓ ਉਹ ਦੇਰ ਆਂਦਾ

ਹੋਸਟਲ ਵਗੈਰਾ ਅਲਗ ਹੋਵੇ ਕਿਉਕਿ ਮੈਂ ਕੇਦੇ ਇਹਦਾ ਦਾ ਸਕੂਲ ਨਹੀਂ ਦੇਖਿਆ ਮੈਂ ਜਿਸ ਵਿਚ ਹੋਸਟਲ ਹੋਵੇ ਹਰ ਇਕ ਚੀਜ਼ ਨਾਲ ਹੋਵੇ ਉਸ time ਮੈਂ ਗਿਆ ਮੈਂ ਦੇਖਿਆ ਸਕੂਲ ਬਾਹਰੋਂ ਜਦੋ ਮੇਨ ਗੇਟ ਕੋਲ ਗਿਆ ਓਥੋਂ ਮਈ ਦੇਖਿਆ ਸਕੂਲ ਨਾ ਬੜਾ ਵੱਡਾ ਸਕੂਲ ਸੀ ਅਲਗ ਅਲਗ ਰੂਮ ਬਣੇ ਅਲਗ ਅਲਗ ਹੋਸਟਲ ਬਣੇ boys girls ਦੇ ਅਲਗ ਸਕੂਲ ਫਿਰ mass ਬਾਣੀ ਹੁੰਦੀ ਖਾਣੇ ਵਾਲੀ ਹੁਣ ਜਦੋ ਅਸੀਂ ਗਏ ਮਤਬਲ ਆਪਣੀ ਸਾਈਕਲ ਤੇ ਗਏ ਸੀ ਕਿਉਕਿ ਉਸ time ਸਕੂਲ competition ਵਲੋਂ ਗਏ ਸੀ ਮੈਂ painting competition ਵਿਚ ਗਿਆ ਮੇਰੇ ਨਾਲ ਇਕ ਦੋ ਹੋਰ friends ਸੀ ਜਿਹੜੇ ਮਤਬਲ ਕਿ ਤੇ ਕੋਈ writing competition ਵਿਚ ਗਏ ਸੀ ਕਈ ਅਲਗ ਅਲਗ competition ਹੋਏ ਸੀ reading competitions ਇਹੋ ਜਿਹੇ ਹੋਏ ਸੀ

ਅੱਛਾ ਸਕੂਲ ਦੇ ਵੀ ਨਿਕਲ ਦੇ ਸੀ ਅੱਛਾ

ਅੱਛਾ ਅੱਛਾ teacher ਦੇ ਪਿਆਰੇ ਬੱਚੇ ਸੀ ਤੁਸੀ ਅੱਛਾ ਮਤਬਲ ਸਕੂਲ ਵਿਚ ਕਿ ਕਿ ਸਿੱਖਿਆ ਤੁਸੀ

ਹਾਂ ਦਸੋ ਕਿ ਕਿ ਸਕੂਲ ਵਿਚ ਕਿਹੜੀ ਕਲਾਸ ਵਿਚ annual party ਵਿਚ ਹਿਸਾ ਲਿਆ

ਅੱਛਾ ਕੋਈ ਸਕੂਲ ਵਿਚ function announcement ਕੀਤਾ ਹੋਵੇ ਜਿਸ ਵੀ ਤੁਸੀ dance ਕੀਤਾ ਹੋਵੇ ਹਾਂ ਜਿਹੜੇ ਮਰਜੀ ਦੇਸ ਭਗਤੀ ਦੇ ਗਾਣੇ ਦੇ dance ਕਰਨਾ ਅੱਛਾ ਕਾਫੀ enjoy ਕੀਤਾ ਤੁਸੀ ਆਪਣੀ life enjoy ਕੀਤੀ ਆ ਮੈਂ ਆਪਣਾ ਦਸਾ ਮੈਂ ਦਸਵੀ ਤਕ ਏਕੋ ਸਕੂਲ ਪੜਿਆ ਮੈਨੂੰ tenth ਤਕ ਸਕੂਲ ਬਹੁਤ boring ਲੱਗਦਾ ਸੀ teachers ਤੋਂ ਵੀ ਡਰ ਲਗਦਾ ਸੀ ਇਕ ਤੇ ਮੇਰੀ ਖੁਦ ਦੀ sister teacher ਸੀ ਕਿਉਕਿ ਲਗੇ ਸਕੂਲ ਪੈਂਦਾ ਸੀ ਤੇ ਮੇਰੀ ਖੁਦ ਦੀ ਭੈਣ ਪੜ੍ਹਾਦੀ ਸੀ ਮੈਨੂੰ S. S. T nineth tenth ਵਾਲਿਆਂ ਨੂੰ ਪੜ੍ਹਾਦੀ ਸੀ ਮੇਰੀ sister ਮੈਨੂੰ ਪੜ੍ਹਾਦੀ ਤੇ ਬਾਕੀ ਬੱਚਿਆਂ ਨੂੰ ਦੇਖਣ ਪੜਦੇ ਜਾ ਨਹੀਂ ਮੇਰੇ ਨਾਲ ਜਿਆਦਾ ਦੁਸਮਣੀ ਮਤਬਲ ਘਰ ਦੇ ਜਿਹੜੇ ਹੈ ਗਏ ਓਹਨਾ ਨਾਲ ਪੰਗੇ ਲੈਣੇ ਆ ਇਹ ਚੀਜ਼ ਤੋਂ ਬਹੁਤ ਦੁਖੀ ਸੀ ਮੈਂ ਓਹਨੂੰ ਕਹਿੰਦਾ ਸੀ ਕਿ ਦੀਦੀ please ਸਕੂਲ ਛੱਡ ਦੋ ਜਾ ਮੇਰੀ ਕਲਾਸ ਨੂੰ ਪੜ੍ਹਨਾ ਛੱਡ ਦੋ ਜਾ ਮੈਨੂੰ ਤੰਗ ਨਾ ਕਰਾਇਆ ਕਰੋ ਮੇਰੀ ਪਾੜਦੀ ਸੀ ਘਰ ਆ ਕੇ ਵੱਖਰੀਆਂ ਛੇਕੇਤਾ ਲੈਂਦੀ ਸੀ anuti ਇਹ ਕੁਛ ਨਹੀਂ ਕਰਦਾ ਲੈਟਰ ਮਸਤੀ ਕਰਦਾ ਰਹਿੰਦਾ ਆ ਪੜ੍ਹਦਾ ਨਹੀਂ ਇਹਦਾ ਦੀਆ ਕਹਾਣੀਆਂ ਦੱਸਣੀਆਂ ਫਿਰ ਘਰ ਆ ਕੇ ਵੀ ਖੁਦ tuition ਪੜ੍ਹਨ ਲੱਗ ਗਈ